ਮਾਲ ਵਿੱਚ ਬਹੁਤ ਹੀ ਤਰਾ ਦੇ ਗੁਬਾਰੇ ਲੱਗੇ ਹੋਏ ਹਨ।

ਮੋਬਾਈਲ ਸ਼ੌਪ ਦੇ ਬਾਹਰ ਇੱਕ ਲੋਹੇ ਵਾਲਾ ਦਰਵਾਜਾ ਲੱਗਾ ਹੋਏਆ ਹੋਇਆ ਹੈ ਇਹ ਮੋਬਾਈਲ ਸ਼ੌਪ ਦੇਖਣ ਵਿਚ ਬਹੁਤ ਸੋਹਣੀ ਲੱਗ ਰਹੀ ਹੈ।

ਇਸ ਸ਼ੌਪ ਓੱਤੇ ਬਹੁਤ ਹੀ ਵਧੀਆ-ਵਧੀਆ ਸਮੇੱਲ ਵਾਲੇ ਇੱਤਰ ਮਿਲਦੇ ਹਨ।

ਇਹ ਇੱਤਰ ਸਾਨੂੰ ਬਹੁਤ ਹੀ ਵਧੀਆ ਸਮੈੱਲ ਦਿੰਦੇ ਹਨ।

ਇਹ ਵ੍ਹੀਲਸ ਦੀ ਗਿਨਤੀ ਬਹੁਤ ਹੀ ਮਾਤਰਾ ਵਿੱਚ ਪਈ ਹੋਈ ਹੈ।

ਜੋ ਕਿ ਆਪਣੇ ਸਕੂਲ ਵਿੱਚ ਕੋਈ ਚੀਜ਼ ਬਣਾ ਰਹੇ ਹਨ।

ਹੋਸਪੀਟਲ ਦੇ ਨਾਲ ਹੀ ਸਾਨੂੰ ਇੱਕ ਚਮਰਾ ਗਿਫਟ ਸੈਂਟਰ ਵੀ ਦੇਖਣ ਨੂੰ ਮਿਲ ਰਿਹਾ ਹੈ।

ਜੋ ਕਿ ਇਥੋਂ ਕੀ ਬਹੁਤ ਸਾਰੇ ਟੋਇਸ ਵੀ ਮਿਲ ਜਾਂਦੇ ਹਨ।

ਇਹਨਾਂ ਦੀ ਵਰਤੋਂ ਅਸੀ ਆਪਣੇ ਘਰ ਵਿੱਚ ਲੈਂਟਰ ਪਾਉਣ ਲਈ ਕਰਦੇ ਹਾਂ।

ਅਤੇ ਇਹਨਾਂ ਦੀ ਮਦਦ ਨਾਲ ਹੀ ਘਰਾਂ ਦੀਆਂ ਛੱਤਾਂ ਮਜ਼ਬੂਤ ਹੁੰਦੀਆਂ ਹਨ।

ਇੱਸ ਵੋਸ਼ਿੰਗ ਸੈਂਟਰ ਦੇ ਅੰਦਰ ਇੱਕ ਕਾਰ ਵੀ ਲੱਗੀ ਹੋਈ ਹੈ।

ਬਹੁਤ ਸਾਰੇ ਫਲਾਵਰ ਪੋਟ ਵੀ ਦਿਖਾਈ ਦੇ ਰਹੇ ਹਨ ਜੋਕਿ ਬਹੁਤ ਸੁੰਦਰ ਲੱਗ ਰਹੇ ਹਨ।

ਇਸ ਪਿਕਚਰ ਵਿੱਚ ਸਾਨੂੰ ਦੋ ਕਾਰਸ ਦੇਖਨ ਨੂੰ ਮਿਲ ਰਹੀਆਂ ਹਨ।